ਅਤੇ ਇੱਕ ਮਾਈਕ ਦਿਖਾਈ ਦੇ ਰਿਹਾ ਹੈ ਅ ਦੀਵਾਰ ਦਿਖਾਈ ਦੇ ਰਹੀ ਹੈ।

ਦੋ ਚੇਅਰ ਦਿਖਾਈ ਦੇ ਰਾਹੀਆਂ ਹਨ ਇੱਕ ਬਲੈਕ ਲੋਹੇ ਦੀ ਅਤੇ ਇੱਕ ਲੱਕੜ ਦੀ ਦਿਖਾਈ ਦੇ ਰਹੀ ਐ।

ਇਸ ਨੂੰ ਇਨਾਮ ਦਿੱਤਾ ਜਾ ਰਿਹਾ ਹੈ। ਪਏ ਹੋਏ ਦਿਖਾਈ ਦੇ ਰਹੇ ਹਨ। ਪਾਣੀ ਦੀਆਂ ਬੋਤਲ ਦਿਖਾਈ ਦੇ ਰਹੀਆਂ ਹਨ ਕੁਝ ਕਾਗਜ ਪੱਤਰ ਦਿਖਾਈ ਦੇ ਰਹੇ ਹਨ।

ਲਾਗੇ ਇੱਕ ਗਾਰਡਨ ਦਿਖਾਈ ਦੇ ਰਿਹਾ ਹੈ ਸੜਕ ਦਿਖਾਈ ਦੇ ਰਹੀ ਹੈ ਬਿਲਡਿੰਗ ਦਿਖਾਈ ਦੇ ਰਹੀ ਐ।

ਅਤੇ ਮਿੱਟੀ ਦਿਖਾਈ ਦੇ ਰਹੀ ਹੈ ਕੁਛ ਵਿੱਚ ਬੱਚੇ ਡਿੱਗੇ ਹੋਏ ਵੀ ਦਿਖਾਈ ਦੇ ਰਹੇ ਹਨ ਅਤੇ ਨਾਲ ਇੱਕ ਬਹੁਤ ਸੋਹਣਾ--

ਦੋ ਸੋਫੇ ਨਜ਼ਰ ਆ ਰਹੇ ਹਨ ਇਕ ਸਿੰਗਲ ਦਿਖਾਈ ਦੇ ਰਿਹਾ ਇੱਕ ਦੇ ਉੱਪਰ ਇੱਕ ਆਦਮੀ ਬੈਠਾ ਦਿਖਾਈ ਦੇ ਰਿਹਾ ਹੈ।

ਇਸ ਤਸਵੀਰ ਵਿੱਚ ਕੁਛ ਇਸ ਤਸਵੀਰ ਵਿੱਚ ਕੁੱਛ ਮੂਰਤੀਆਂ ਦਿਖਾਈ ਦੇ ਰਾਹੀਆਂ ਹਨ ਛੇ ਮੂਰਤੀਆਂ ਦਿਖਾਈ ਦੇ ਰਹੀਆਂ ਹਨ।

ਇਸ ਤਸਵੀਰ ਵਿੱਚ ਕੁਛ ਖੁੱਲੀ ਜਗ੍ਹਾ ਦਿਖਾਈ ਦੇ ਰਹੀ ਹੈ।

ਅਤੇ ਉਪਰ ਡੈਕੋਰੇਸ਼ਨ ਕੀਤੀ ਬਹੁਤ ਪਿਆਰੀ ਨਜ਼ਰ ਆ ਰਹੀ ਹੈ। ਬਲੂ ਅਤੇ ਗਰੀਨ --

ਜੋ ਕਿ ਬਹੁਤ ਹੀ ਪਿਆਰੇ ਪਿਆਰੇ ਨਜ਼ਰ ਆ ਰਹੇ ਹਨ ਪਿੰਕ ਕਲਰ ਵਾਈਟ ਕਲਰ ਯੈਲੋ ਕਲਰ ਦੇ ਦਿਖਾਈ ਦੇ ਰਹੇ ਹਨ।

ਅਤੇ ਲਾਈਟਾ ਜਗਦੀਆਂ ਜੀਆ ਦਿਖਾਈ ਦੇ ਰਹੀਆਂ ਹਨ ਛੱਤ ਦੇ ਉਪਰ ਬਲੂ ਕਲਰ ਦੀ ਚਦਰ ਲਟਕੀ ਹੋਈਂ ਦਿਖਾਈ ਦੇ ਰਹੀ ਹੈ।